ਬਦਿਆ ਆ ਭੈਣੇ ਤੂੰ ਦਸ ਬਦਿਆ ਔਰ ਸਾਰੇ ਘਰੇ ਕਿਵੇਂ ਨੇ ਬਦਿਆ ਤੂੰ ਦਸ ਬਦਿਆ ਨੇ ਔਰ

ਕਿ ਕਰਦੀ ਹੈ ਮੈਂ ਤਾ ਕੁਝ ਨੀ ਕਰਦੀ ਅੱਛਾ ਔਰ ਅੱਛਾ ਕਿਊ ਕਮ ਨੀ ਕੋਈ ਵੇਲੀ ਆ ਮੈਂ ਅੱਛਾ ਔਰ ਮੌਜਾਂ ਨਾਲ ਬੈਠੀ ਆ ਮੈਂ ਤਾ ਔਰ ਚਲ ਤੂੰ ਵੀ ਬੈਠੀ ਰਾਹ ਤੂੰ ਕਿ ਕਰਦੀ ਆ ਮੈਂ ਤਾ ਆਪ ਬੈਠੀ ਆ

ਕਿ ਬਣਦਾ ਆ ਔਰ ਭੈਣੇ ਕਿ ਬਣਾ ਆ ਹੈ ਭੈਣੇ ਕਿਵੇਂ ਲਗਦੀ ਆ ਫੇਰ ਦਸਵੀਂ ਦੀ ਪੜਾਈ ਪੁਰੀ ਪੁਰੀ ਬਦਿਆ ਬਦਿਆ ਮੈਂ ਤਾ ਭੈਣੇ ਮੈਂ ਤਾ ਬਡ਼ੀ ਮਲਾਜ ਬਣੂ ਪੁਲਿਸ ਚ ਔਰ ਪੁਲਿਸ ਮੈਂ ਤਾ ਆਪ ਪੁਲਿਸ ਚ ਭਰਤੀ ਹੋਵਾਂਗੇ ips ਯਾ SI ਦੇ ਭੀ ਦੇਖਲੋਂ ਭਰ ਕੇ ਬਡ਼ੀ post

ਭਜਨਾ ਨੀ ਔਰ ਔਰ ਮੇਰੀ ਭੈਣ ਇਕ ਫਾਰਮ ਜੇ ਭਰੇ ਨੇ ਅੱਛਾ ਮੇਰੀ ਭੈਣ ਨੀ ਭਰੇ ਫਾਰਮ ਐਤਕੀ ਔਰ ਦੇਖੋ ਕਿ ਬਣਦਾ ਹੈ ਵੜ ਦੀ ਜਾਣੀ ਆ ਹਾਂ ਮੇਰੀ ਭੈਣ ਜਾਂਦੀ ਹੁੰਦੀ ਆ ਤਿਆਰੀ ਲਾਣ

ਉਦੇ ਨਾਲ ਭਗ ਸਾਡੇ ਵਾਲੀ ਵੀ ਜਾਂਦੀ ਹੁੰਦੀ ਆ ਉਦੇ ਨਾਲ ਭਗ ਜਾਂਦੀ ਹੁੰਦੀ ਆ ਮੈਂ ਅੱਛਾ ਮੈਂ ਵੀ ਜਾਂਦੀ ਹੁੰਦੀ ਆ ਉਦੇ ਨਾਲ ਅੱਛਾ ਗੁਰੂ ਸੋਚਦੇ ਆ ਅੱਛਾ ਗੁਰੁਦਵਾਰੇ ਤਕ ਜਾ ਆਉਣੇ ਹੁੰਦੇ ਆ ਅਮ ਅਸੀ ਵੀ ਸਕੂਲ ਚ ਜਾ ਆਂਦੇ ਹੁੰਦੇ ਆ ਸਵੇਰੇ ਸਵੇਰੇ ਅਸੀਂ ਸਵੇਰੇ ਭੀ ਜਾਂਦੇ ਆ ਆਥਣੇ ਭੀ ਜਾਣੇ ਆ

ਬਦਿਆ ਆਥਣ ਤੇ ਫੇਰ ਅਸੀਂ cricket ਲਾ ਲੈਂਦੇ ਹੁੰਦੇ ਆ ਔਰ ਮੈਂ ਵੀ ਲੂਉਣੀ ਆ CRICKET ਅੱਛਾ ਔਰ ਮੈਂ ਉਦੀ ਤਿਆਰੀ ਕਰਦੀ ਆ ਔਰ ਔਰ ਔਰ ਔਰ ਤਾ ਭੈਣ ਬਦਿਆ ਅਮ ਕਿ ਕਰਦੀ ਆ

ਅੱਛਾ

ਮੈਂ ਵੀ cricket ਖੇਡ ਦੀ ਹੁੰਦੀ ਆ ਪਿੱਛਲੀ ਬਾਰ ਅਸੀ ਪੰਜਾਬ ਖੇਡਣੇ ਗਏ ਸੀ ਨੀ ਅਸੀ ਗਯੇ ਸੀ ਨੀ

ਅਸੀ ਗਯੇ ਸੀ ਅਨੰਦਪੁਰ ਸਾਹਿਬ

ਅਸੀ ਤਾ ਉਥੇ ਗਯੇ ਸੀ ਭੈਣੇ ਕਿ ਕਹਿੰਦੇ ਹੁੰਦੇ ਨੇ ਨੀ ਜਿਥੇ ਉਥੇ ਛੋਟੇ ਸਾਹਿਬਜ਼ਾਦੇ ਨੂੰ ਸਹੀਦ ਕੀਤਾ ਸੀ ਠੰਡਾਪੁਰ ਦੇਖ ਕੇ ਆਯੇ ਅਸੀ ਤਾ ਸਾਰਾ ਕੂਚ ਘੁਮ ਕੇ ਆਯੇ ਦੇਖ ਕੇ ਆਯੇ ਔਰ ਉੱਥੇ ਫੇਰ ਕਿੱਥੇ ਰੂਕੇ ਸੀ ਸਾਨੂੰ ਉਥੇ ਕਮਰੇ ਦਿੱਤੇ ਸੀ ਸਾਨੂੰ ਸਰਕਾਰ ਵਲੋਂ ਨੀ ਹਗੇ ਸੀ ਅਮ ਕਿੱਥੇ ਕਮਰੇ ਕਿੱਥੇ ਸੀ ਠੰਡਾਪੁਰਜਿੱਥੇ ਠੰਡਾਪੁਰ ਜਾ ਉਦੇ ਪਿਛੇ ਅਮ ਇਮਾਰਤਾਂ ਸੀ ਨੀ ਬਣੀਆਂ ਹੋਇਆਂ ਬੜੀਆਂ ਬੜੀਆਂ ਹਾਂ ਉਹੀ ਸੀ ਉਥੇ ਸੀ

ਖ਼ੋਰੇ ਜਦੋਂ ਕਠੀਆਂ ਹੁੰਦੀ ਆ ਸਹੇਲੀਆਂ ਓਦਾਂ ਕਾਦਾ ਡਰ ਔਰ ਬਾਲਾ ਨਯਾਰਾ ਆ ਅਸੀ ਤਾ ਬੜੇ ਬੜੇ ਬਣੇ ਹੋਏ ਉਥੇ ਇਨੇ ਕੈਂਟ ਨਾਲ ਚੁੱਲ੍ਹੇ ਐਨੇ ਸਹੋਣੇ ਅੱਛਾ ਅਮ ਤੁਸੀਂ ਕਿ ਕਿ ਦੇਖ ਕੇ ਆਏ ਹੋ ਫਿਰ ਸਾਨੂ ਤਾ ਇੱਕੋ ਬਾਬੇ ਨੇ ਦਸਯਾ ਖੇਂਦੇ ਇੱਧਰ ਛੋਟੇ ਸਾਹਿਬਜ਼ਾਦੇ ਸ਼ਹੀਦ ਕੀਤੇ ਜੇਡੀ ਉਨ੍ਹਾਂ ਦੀ ਓ ਸੀ ਲਾਸ਼ਾਂ ਸੀ ਅਮ ਸ਼ਰੀਰ ਸੀ ਜੇੜਾ ਉਨ੍ਹਾਂ ਦਾ ਅੱਛਾ

ਸਾਨੂੰ ਭੀ ਦਿਖਾਈ ਸੀ ਚਾਰੇ ਸਾਹਿਬਜ਼ਾਦੇ ਔਰ ਦੀ ਦਿਖਾਈ ਸੀ ਬਸ ਫੇਰ ਕਿ ਦੇਖਨ ਨੂੰ ਮਿਲਾ ਤੈਨੂੰ ਉਥੋਂ ਨੀ ਗੁਰੂਗੋਬਿੰਦ ਸਿੰਘ ਜੀ ਦੇ ਚਾਰ ਪੁਤਰ ਮਾਰਤੇ ਔਰ ਬਾਲਾ ਹੀ ਰੋਣਾ ਆਂਦਾ ਸਾਨੂੰ ਤਾ ਦੇਖ ਕੇ ਅਮ ਹਾਂ ਬਚਾਰੇ

ਸਾਡੇ ਔਰ ਸਾਡੇ ਦਿਖਾ ਦੇਂਦੇ ਨੇ

ਧਨ ਬੜਾ ਜਿਗਰਾ ਸੀ ਉਨ੍ਹਾਂ ਦੇ ਪਿਓ ਦੇ ਉਰਾ ਜੇ ਚਾਰ ਪੁਤਰ ਸ਼ਹੀਦ ਹੋ ਔਰ ਔਰ ਔਰ ਡਾਕਟਰ ਡਾਕਟਰ ਭੀਮ ਰਾਵ ਅੰਬੇਡਕਰ ਜੀ ਨੇ ਵੀ ਵਾਰੇ ਸੀ ਅਪਣੇ ਚਾਰ ਪੁਤਰ

ਔਰ ਉਨ੍ਹਾਂ ਕਰਕੇ ਹੀ ਆ ਆਪਾ ਔਰ ਡਾਕਟਰ ਭੀਮ ਰਾਵ ਜੀ ਨੇ ਆਪਾ ਨੂੰ ਅਜ਼ਾਦੀ ਦਵਾਈ ਆ ਅਪਣਾ ਸਿਵਿਧਾਨ ਉਨ੍ਹਾਂ ਕਰਕੇ ਹੀ ਅਪਣਾ ਸਿਵਿਧਾਨ ਉਨ੍ਹਾਂ ਕਰਕੇ ਹੀ ਆ ਆਪਾ ਜੋ ਉਨ੍ਹਾਂ ਨੇ ਅਪਣੇ ਹੱਕਾਂ ਲੀਯੇ ਲੜੇ ਸੀ ਔਰ ਤਾਵੀ ਆਪ ਬੈਠੇ ਆ ਔਰ ਆਪਣਾ ਸਿਵਿਧਾਨ ਉਨ੍ਹਾਂ ਨੇ ਅਮ ਦੋ ਸਾਲ ਗਿਆਰਾਂ ਮਹਿਨੇ ਅਠਾਰਾਂ ਦਿਨਾਂ ਚ ਲਿਖਿਆ ਭੀਮ ਰਾਵ ਅੰਬੇਡਕਰ ਜੀ ਨੇ ਫੇਰ ਏਦੋਂ ਬਾਦ ਕਾਂਸੀ ਰਾਮ ਜੀ ਨੇ cycle ਦੀ ਯਾਰਤਾ ਕਰਕੇ ਸਾਰੇ ਨੂੰ ਜਾਗਰੂਕ ਕੀਤਾ ਪਰੇਰਿਤ ਕੀਤਾ ਸੀ ਔਰ ਜਗਾਯਾ ਸੀ ਓਦੋ ਹੱਕਾਂ ਲੀਯੇ ਲੜਨਾ ਸਿਖਾਯਾ ਸੀ ਔਰ ਅਸੀ ਤਾ ਆਪ ਡਾਕਟਰ ਭੀਮ ਰਾਵ ਅੰਬੇਡਕਰ ਜੀ ਦਾ ਜਦੋ ਜਨਮਦਿਨ ਹੁੰਦਾ ਚੋਦਾ ਅਪ੍ਰੈਲ ਠਾਰਸੋ ਕਨਵੇ ਇਸ਼ਵੀ ਨੂੰ ਅਸੀਂ ਆਪ ਚੋਦਾ ਅਪ੍ਰੈਲ ਔਰ ਅਸੀਂ ਮੋਮਬੱਤੀਆਂ ਲੌਂਦੇ ਹੁੰਦੇ ਆ ਔਰ ਮੋਮਬੱਤੀਆਂ ਲਾ ਹੁੰਦੇ ਆ ਨਾਰੇ ਲਾ ਹੁੰਦੇ ਅਮ ਔਰ ਮੋਮਬੱਤੀਆਂ ਨਾਲ ਏਨਾ ਸ਼ੋਣਾ ਲਗਦਾ ਸਾਰੇ ਬੇਡ਼ੇ ਚ ਚਾਨਣਾ ਆ ਜਾਂਦਾ

ਪਰ ਬਦਿਆ ਬਸ ਔਰ ਭੀਮ ਰਾਵ ਜੇ ਨੇ ਅਪਣੇ ਚਾਰ ਪੁਤਰ ਵਾਰੇ

ਸਹੀ ਗੱਲ ਆ ਅਜਕਲ ਜੇ ਮੜੀ ਸੀ ਸਟ ਲੱਗਜੇ ਉਹੀ ਕਰਨ ਲਗ ਜਾਂਦੇ ਨੇ ਅਪਣੇ ਹਕਾ ਲੀਏ ਲੜਦੇ ਸੀ ਫੇਰ ਬੀ ਦੇਖਣ ਆਲੀ ਗੱਲ ਤਾ ਹੇਗੀ ਆ ਚਾਰ ਪੁਤਰ ਵਾਰੇ ਤੇ ਚਾਰ ਪੁਤਰ ਔਰ ਆਪਾ ਨੂੰ ਵੇਲੇ ਪਾਨੀ ਵੀ ਨੀ ਪੀਣ ਦਿੰਦੇ ਸੀ ਕੁੜੀਆ ਨੂੰ ਪੜ੍ਹਨ ਵੀ ਨੀ ਦਿੰਦੇ ਸੀ ਔਰ ਜਾੜੂ ਬਣਦੇ ਹੁੰਦੇ ਪਿਛੇ ਲਤਾ ਤੇ ਜਾੜੂ ਬਨਕੇ ਰੱਖਦੇ ਹੁੰਦੇ ਸੀ ਔਰ ਆਪਾ ਨੂੰ ਅਜ਼ਾਦੀ ਦਵਾਯੀ ਭੀਮ ਰਾਵ ਜੀ ਨੇ ਔਰ ਓ ਸੀ ਗਾ ਆਪਾ ਊਨਾ ਦੇ ਮੰਤਰੀ ਮੰਤਰੀ ਬੋਲ ਨੀ ਸਕਦੇ ਸੀ ਔਰ ਊਨਾ ਕਰਕੇ ਹੀ ਆ ਅਜ ਆਪਾ ਜੋ ਓ ਨਾ ਹੁੰਦੇ ਗੁਲਾਮ ਸਤਿ ਸ਼੍ਰੀ ਅਕਾਲ ਭੈਣੇ।

ਕੀ ਕਰਦੀ ਸੀ ਭੈਣੇ? ਠੀਕ ਆ ਭੈਣੇ ਮੈਂ ਵੀ।

ਕੀ ਕਰਦੀ ਹੁੰਨੀ ਆ ਭੈਣੇ ਮੈਂ ਭੈਣੇ, ਹਾਂ ਭੈਣੇ। ਪੜ੍ਹਾਈ ਚਲਦੀ ਆ ਪੜ੍ਹਦੀ ਹੁੰਨੀ ਆ।

ਅੱਛਾ। ਹੋਰ ਭੈਣੇ ਨੱਚ ਨੱਚ ਥੱਕ ਗਏ ਭੈਣੇ।

ਹੋਰ ਸੁਣਾ ਭੈਣੇ? ਹੋਰ ਤਾਂ ਭੈਣੇ ਵਧੀਆ ਨੇ ਤੂੰ ਦੱਸ?

ਭੈਣੇ ਮੈਂ .

ਆਹ ਜਿਹੜਾ ਗੁਰਨੇ ਨੀ ਹੈਗੇ ਗੁਰਨੇ। ਗੁਰਨੇ ਨੀ ਹੈਗੇ?

ਓਥੇ ਕੱਲ ਦੂਰ ਘਟਨਾ ਵਾਪਰਗੀ। ਅੱਛਾ ਜਿਹੜੀ ਕੱਲ ਘਟਨਾ ਜੀ ਵਾਪਰੀ ਆ ਹੋਰ। Akcilan ਉਹ ਹੋ ਹੋ ਕੀ ਕਹਿੰਦੇ ਨੇ ਟੱਕਰ ਓਹੋ ਗੱਡੀ ਦੇ ਵਿਚ motorcycle ਵੱਜਿਆ ਹੋਰ? ਮਾੜਾ ਹੋਇਆ।

ਕੀ ਕਹਿ ਸਕਦੇ ਆ? ਸਾਡੇ ਗਵਾਂਢੀਆਂ ਦੀ ਕੁੜੀ ਮਰਗੀ। ਲੈ ਹੋਰ, ਓਹਨੂੰ ਕੀ ਹੋਗਿਆ ਨੀ? ਉਹ ਭੈਣੇ ਬਿਮਾਰ ਰਹਿੰਦੀ ਸੀ ਵੱਧ ਤੋਂ ਵੱਧ।

ਹਾਂ ਆਹ ਮੇਰੀ ਭੈਣ ਨਾਲ ਹੀ ਸਹਿਜਦੀਪ ਨਾਲ।

ਉਹ ਬਿਮਾਰ ਜੇਹਾ ਰਹਿਣ ਲੱਗ ਗੀ। ਮੁੱਕਗੀ?

ਹੋਰ ਕੀ ਭੈਣ ਭਰਾ ਹੈਗਾ ਓਹਦੇ? ਹੈਂ, ਨਾ ਕੱਲੀ ਕੁੜੀ ਸੀ ਉਹ ਲੈ ਨੀ, ਇੱਕ ਜਵਾਕ ਹੀ ਸੀ ਬੱਸ।

ਬਾਹਲੀਆਂ ਮੌਤਾਂ ਹੋਈਆਂ ਨੇ ਹੋਰ?

ਹੋਰ ਬਾਈ ਬਾਹਲੀਆਂ ਨਹੀਂ ਹੋਈਆਂ ਸੀ।

ਗਰਮੀ ਓ ਬਾਹਲੀ ਆ।

ਅੰਦਰ ਬੈਠਿਆਂ ਆਉਂਦਾ ਹੋਰ ਬਾਹਰ ਕੀ ਰੱਖਿਆ ਵਾ।

ਕੀ ਕਰਦੀ ਸੀ ਭੈਣੇ? ਮੈਂ ਤਾਂ ਭੈਣੇ ਕੰਮ ਕੁੰਮ ਕਰ ਕੇ ਹੱਟੀ ਸੀ ਹੁੰਨੀ ਝਾੜੂ ਪੋਚਾ ਜੇਹਾ ਲਾ ਕੇ ਹੱਟੀ ਸੀ ਅੰਦਰ। ਅੱਛਾ।

ਮੈਂ ਤਾਂ ਆਪ ਭੈਣੇ ਪਈ ਸੀ।

ਸੌਂਗੀ ਸੀ ਮੈਂ ਤਾਂ।

ਹੋਰ, ਹੁਣ ਉੱਠੀ ਆ। ਮੈਂ ਤਾਂ ਤਾਂ ਨੀ ਸੌਂਦੀ ਭੈਣੇ ਪਤਾ ਆ ਕਿਹੜੇ ਵੇਲੇ ਉੱਠ ਕੇ ਭੱਜ ਜਾਣ ਓਧਰ।

ਇੱਕ ਸਾਡੇ ਨਵੀ ਵੀ ਹੈਗੀ ਸ਼ੜਕ ਹੈਗੀ।

ਹੋਰ, ਇਹ ਨੀ ਪਤਾ ਕਦੋ ਜਾ ਕੇ ਸ਼ੜਕ ਤੇ,

ਮੇਰਾ ਭੈਣੇ,

ਹੋਰ ਸਾਰੇ ਠੀਕ ਨੇ ਭੈਣੇ? ਤੁਸੀਂ ਮਜ਼ਬੀ ਸਿੱਖ ਹੋ ਭੈਣੇ?

ਮਜ਼ਬੀ ਸਿੱਖ ਹੋ?